ਜਿਹੜੀ ਜਗ੍ਹਾ ਵਾ। ਹਮ ਜਗ੍ਹਾ ਦੇ ਨਾਲ ਹੀ ਕਮਰਾ।

ਆਹੋ ਤੇ ਹੁਣ ਚੌਂਕਾ ਇੱਧਰ ਕਰ ਦਿੱਤਾ ਨਾ ਉੱਥੇ ਘਰ ਕਮਰਾ ਬਣਿਆ ਜਿਹੜੀ ਜਗ੍ਹਾ ਹੈ ਤੇ ਉਹ ਸਾਡੇ ਘਰ ਵਾ ਨਾ। ਇੱਥੇ ਜਗ੍ਹਾ ਛੱਤੀ ਕਿ ਜਾਂ ਫਿਰ ਓਦਾਂ ਹੀ ਆਂ ਨਹੀਂ ਜਗ੍ਹਾ ਛੱਤ ਦਿੱਤੀ ਲੈਂਟਰ ਪਾਇਆ ਉੱਥੇ। ਉਹ ਤੁਹਾਡੇ ਅੰਦਰਾਂ ਚ ਆਉਂਦੀ ਹੈ।

ਅੱਛਾ ਫਿਰ ਤੁਹਾਡੇ ਘਰ ਦੇ ਵਿੱਚੋਂ ਹੋ ਕੇ ਉੱਥੇ ਜਾਣਾ ਪੈਂਦਾ ਹੋਣਾ। ਹਾਂ ਨਹੀਂ ਅਸੀਂ ਜਾਨੇ ਆਂ, ਉਹ ਬਾਕੀ ਪਰਿਵਾਰ ਥੋੜ੍ਹਾ ਜਾਂਦਾ ਆ।

ਤੇ ਇਹ ਗਿੰਦੇ ਗੁੰਦੇ ਹੋਣੀ ਵੀ ਨੀ ਜਾਂਦੇ?

ਸਿੰਦਰ ਹੋਣੀਂ ਵੀ ਨੀ।

ਤੇ ਘੁੱਗੀ ਹੋਣੀ ਵੀ ਜਾਂਦੇ ਆ ਤੇਲ ਪਾਉਣ ਹਨਾ।

ਠੀਕ ਆ। ਆਹੋ ਤੇ ਗਲੀ ਕਿੱਧਰ ਨੂੰ ਦਿੱਤੀ ਫਿਰ ਤੁਹਾਡੀ ਵਿੱਚ ਗਲੀ ਛੱਡੀ ਹੋਣੀ ਆਂ। ਆਹੋ ਗਲੀ ਨਿਕਲੀ ਕਿ ਇੱਕ ਦੋਵਾਂ ਘਰਾਂ ਨੂੰ ਗਿੰਦਿਆਂ ਦੇ ਘਰ ਨੂੰ ਤੇ ਸਾਡੀ ਗ ਸਾਡੇ ਘਰ ਨੂੰ। ਐਂ ਹੈਂ ਗਲੀ ਹਨਾ। ਗਿੰਦੇ ਦਾ ਗੇਟ ਤੇ ਸਾਡਾ ਗੇਟ ਬਰਾਬਰ ਹੀ ਆ ਸਾਹਮੋ ਸਾਹਮਣੇ।

ਸਾਡੇ ਉੱਧਰ ਦੋ ਕਮਰੇ ਤਿੰਨ ਹੀ ਕਮਰੇ ਆ ਤੇ ਇੱਕ ਬਾਬੇ ਵਾਲਾ ਪਾ ਕੇ ਚਾਰ। ਤਿੰਨ ਕਮਰੇ ਤੇ ਇੱਕ ਬਾਬੇ ਵਾਲਾ। ਹਾਂ ਇੱਕ ਬਾਬੇ ਵਾਲਾ ਹਮ

ਰਸੌਈ ਪਾਈ ਹੋਈ ਆ, ਰਸੌਈ ਪਾਈ ਨੀ ਹੈ ਕਮਰੇ ਦੇ ਵਿੱਚ ਹੀ ਰਸੌਈ ਦਾ ਕੰਮ ਚਲਾਇਆ ਉਹਨਾਂ ਨੇ। ਅੱਛਾ ਨਹੀਂ ਥਾਂ ਤੇ ਥੋੜ੍ਹਾ ਹੀ ਆ, ਤਿੰਨ ਕਮਰੇ ਕਿੱਦਾਂ ਬਣ ਗਏ।

ਹੈਂ ਰਾਜ ਮੈਂ ਤੈਨੂੰ ਬਾਅਦ ਚੋਂ ਕਰਦੀ ਫ਼ੋਨ।

ਸਤਿ ਸ਼੍ਰੀ ਅਕਾਲ ਜੀ। ਮੈ ਰਾਧਾ ਅਹ ਮੈ ਤੁਹਾਨੂੰ ਕਹਾਣੀ ਸੁਣਾਉਣ ਚੱਲੀ ਆ ਤੀਆ ਬਾਰੇ ਤਿਉਹਾਰਾਂ ਬਾਰੇ ਦੱਸਣ ਚੱਲੀ ਆ ਕੀ ਆ ਕੀ ਕਹਿੰਦੇ ਆ ਆਪਣਾ ਦੀਵਾਲੀ ਹੁੰਦੀ ਏ ਆਪਣੇ ਦੇਸ਼ ਦੇ ਵਿੱਚ ਹਾਂ ਤੀਆ ਦਾ ਤਿਉਹਾਰ ਹੁੰਦਾ ਏ ਹੋਲੀ ਹੁੰਦੀ ਏ, ਰੱਖੜੀਆ ਆਦੀਆ ਏ ਹੇਨਾ, ਹਿੰਦੂ ਧਰਮ ਦੇ ਵਿਚ ਬਹੁਤ ਸਾਰੇ ਤਿਉਹਾਰ ਹੁੰਦੇ ਏ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸਾਂਗੀ। ਠੀਕ ਏ ਉਹਨਾਂ ਦੇ ਵਿਚ ਇੱਕ ਤਿਉਹਾਰ ਹੁੰਦਾ ਤੀਆਂ ਦਾ ਜਿਹੜੇ ਜਿਸਦੇ ਵਿਚ ਔਰਤਾਂ ਜਿਹੜੀਆਂ ਹੁੰਦੀਆਂ ਏ ਉਹ ਝੂਲਾ ਚਲਦੀਆਂ ਏ ਤੇ ਏ ਮਠਿਆਈਆਂ ਵੀ ਖਾਂਦੀਆਂ ਹੇਨਾ ਤਿਆਰ ਹੁੰਦੀਆਂ ਬਹੁਤ ਸੋਹਣੇ ਸੋਹਣੇ ਬਣ ਕੇ ਮੈ ਵੀ ਹੋਈ ਸੀ ਪਿਛਲੇ ਸਾਲ ਤੇ ਇਸ ਵਾਰ ਵੀ ਹੋਵਾਂਗੇ ਅਸੀ ਸਾਰੇ ਦੇ ਸਾਰੇ ਜਿਹੜੇ ਤੀਆਂ ਦਾ ਨਾ ਲੈਂਦੀਆਂ ਏ ਨੇ ਮਨ ਵਿਚ ਜਨੂਨ ਜਿਹਾ ਭਰ ਜਾਂਦਾ ਏ ਜੀ ਖਿਆਲਾ ਵਿੱਚ ਤੇ ਬਦਲਾ ਦੀ ਗੜਗੜਾਹਟ ਦੇ ਨਾਲ ਮੋਰਾ ਦੀ ਕਿਆਂ ਕਿਆਂ ਕਿਆਗੋ ਕਿਆਗੋ ਗੂੰਜਦੀ ਏ ਤੇ ਜਿਹੜੀ ਅ ਸਾਉਣ ਦੀ ਫੁਹਾਰ ਹੁੰਦੀ ਏ ਉਹ ਕੱਪੜੇ ਪਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੁੰਦੀ ਏ ਹੇਨਾ ਤੇ ਜਿਹੜੀ ਕੁੜੀਆਂ ਹੁੰਦੀਆਂ ਨਾ ਉਹ ਕੁੜੀਆਂ ਚਿੜੀਆਂ ਮੁਟਿਆਰਾਂ। ਵਿਆਹਾਦੜਾ ਤੇ ਹੋਰ ਸਭ ਔਰਤਾਂ ਦੇ ਮਨ ਵਿਚ ਖੇੜਾ ਭਰ ਜਾਣਾ ਤਾ ਸੁਭਾਵਿਕ ਈ ਹੁੰਦਾ ਏ ਹੇਨਾ ਜਿਹੜੇ ਗੱਭਰੂ ਹੁੰਦੇ ਏ ਉਹ ਖੁਸ਼ ਹੁੰਦੇ ਹਨ ਹੇਨਾ। ਕਿਉਂ ਕਿਉਂਕਿ ਜੋ ਉਹਨਾਂ ਦੀਆ ਆਹ ਮੰਗੇਤਰਾਂ, ਵਹੁਟੀਆਂ ਤੇ ਭੈਣਾਂ ਸਭ ਖੁਸ਼ ਹਨ ਉਹਨਾਂ ਨੂੰ ਦੇਖ ਦੇਖ ਕੇ ਓਵੀ ਬਹੁਤ ਖੁਸ਼ ਹੁੰਦੇ ਹਨ ਕੋਈ ਵੀ ਤਿਉਹਾਰ ਹੋਵੇ ਏਦਾਂ ਈ ਹੁੰਦਾ ਏ। ਆਹ ਘਰਦੇ ਮਰਦ ਤਾ ਖੁਸ਼ ਹੁੰਦੇ ਈ ਏ ਬੀ ਸਾਡੇ ਚਲੋ ਘਰਦੇ ਵਿਚ ਖੁਸੀਆ ਆਈਆਂ ਹਨ। ਹੇਨਾ ਤੇ ਜਿਹੜਾ ਤੀਆਂ ਦਾ ਆਹ ਤਿਉਹਾਰ ਹੇਗਾ ਨਾ ਉਹ ਸਾਉਣ ਦੇ ਮਹੀਨੇ ਆਹ ਚਾਨਣ ਪੱਖ ਦੇ ਵਿਚ ਜਿਹੜੀ ਤੀਜ ਹੁੰਦੀ ਏ ਉਸ ਦਿਨ ਤੇ ਜਿਹੜੀ ਪੁਨਿਆ ਨੂੰ ਇਹ ਖ਼ਤਮ ਹੋ ਜਾਂਦਾ ਏ ਤੇ ਰੀਤ ਮੁਤਾਬਿਕ ਜਿਹੜੇ ਮਾਪੇ ਹੁੰਦੇ ਉਹ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾ ਈ ਪੇਕੇ ਲੈ ਆਉਂਦੇ ਆ ਹਨ ਮੈ ਵੀ ਜਾਂਦੀ ਆਪਣੀ ਪੇਕੇ ਵੈਸੇ।

ਇਸ ਤੋਂ ਇਲਾਵਾ ਆਹ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਨੇ ਤੇ ਪਿੱਪਲ ਦੀਆ ਟਾਹਣੀਆਂ, ਬੋਹੜ ਦੇ ਬਰੋਟਿਆਂ ਤੇ ਪੀਂਗਾ ਪਾਉਂਦੀਆਂ ਹਨ ਤੇ ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਹਨ।

ਤੇ ਕੀ ਕਹਿੰਦੇ ਜਿਹੜਾ ਪੁਨਿਆ ਵਾਲੇ ਦਿਨ ਨਾ ਆਹ ਪਾਦੀਆ ਹਨ ਤੇ ਕੁੜੀਆਂ ਘਰ ਨੂੰ ਵਾਪਿਸ ਜਾਂਦੀਆਂ ਹਨ ਤੇ ਬਾਰ ਬਾਰ ਰੁੱਕ ਰੁੱਕ ਕੇ ਗਿੱਧਾ ਪਾਉਂਦੀਆਂ ਨੇ ਤੇ ਨਾਲੇ ਗੀਤ ਗਾਉਂਦੀਆਂ ਨੇ ਘਰੇ ਘਰ ਨੂੰ ਜਾਂਦਿਆ ਹਨ

ਜਿਹੜਾ ਗਿੱਧੇ ਦਾ ਅੰਤ ਹੁੰਦਾ ਏ ਜਿਹੜਾ ਕਰਦੀਆਂ ਨੇ ਕੁੜੀਆਂ ਉਹ ਕਹਿੰਦੀਆਂ ਹਨ ਸਾਉਣ ਵੀਰ ਇਕੱਠਿਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ। ਤੀਆਂ ਤੋਂ ਬਾਅਦ ਜਦੋ ਕੁੜੀਆਂ ਆਪਣੇ ਸੋਹਰੇ ਵਾਪਿਸ ਜਾਂਦੀਆਂ ਹਨ ਤਾ ਉਹ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਦੇਕੇ ਤੋਰ ਦਿੰਦੇ ਹਨ ਮਠਿਆਈਆਂ ਵੀ ਦਿੰਦੇ ਹਨ। ਮਿੱਠੇ ਦਾ ਡੱਬਾ ਜਿਨੂੰ ਜਿਹੜੀ ਚੀਜ਼ ਪਸੰਦ ਹੁੰਦੀ ਆ ਉਹ ਦਿੰਦੇ ਨੇ ਤੇ ਅਹ ਮਾਪੇ ਏਦਾਂ ਕਰਦੇ ਏ ਮਠਿਆਈਆਂ, ਬਿਸਕੁਟ, ਨਮਕੀਨ ਤੇ ਕੀ ਕਹਿੰਦੇ ਜਿਹੜੀ ਕੁੜੀ ਨੂੰ ਚੀਜ਼ ਪਸੰਦ ਹੁੰਦੀ ਆ ਉਹ ਹੋਗੀ। ਆਹ ਕੱਪੜੇ ਕੁਪੜੇ ਵੀ ਦਿੰਦੇ ਹੁੰਦੇ ਏ ਮੈਨੂੰ ਤਾ ਕੱਪੜੇ ਮਿਲਦੇ ਹੁੰਦੇ ਏ ਪੈਸੇ ਵੀ ਮਿਲਦੇ ਏ ਉਹ ਮੈ ਜਾਂਦਾ ਹੁੰਦਾ ਹੀ ਜਾਣੇ ਆ ਜਿਹੜੇ ਸ਼ਾਵੇ ਹੁੰਦੇ ਪੰਜਾਬ ਦੇ ਕਈ ਇਲਾਕਿਆਂ ਚ ਤੀਆਂ ਦੇ ਤਿਉਹਾਰ ਨੂੰ ਸ਼ਾਵੇ ਵੀ ਕਿਹਾ ਜਾਂਦਾ ਏ। ਇਸ ਤੋਂ ਇਲਾਵਾ ਆਹ ਪਰ ਤੀਆਂ ਤੇ ਸ਼ਾਵੇ ਵਿਚ ਇਹ ਫਰਕ ਹੈ ਕੀ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈ ਜਾਂਦੀਆਂ ਹਨ ਤੇ ਸ਼ਾਵੇ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਹਨ। ਬਾਕੀ ਖਾਣ ਪਾਨ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ਕੁੜੀਆਂ ਦਾ ਜੋ ਤੈਯਾਰ ਹੋਣ ਦਾ ਢੰਗ ਤੇ ਸ਼ਾਮ ਵੇਲੇ ਗਿੱਧਾ ਪਾਉਣ ਆਦਿ ਰਸਮਾਂ ਇਕੋ ਜਿਹੀਆਂ ਹੁੰਦੀਆਂ ਹਨ ਤੀਆਂ ਤੋਂ ਪਹਿਲਾ ਜਿਹੜਾ ਆਹ ਦੂਜ ਦੀ ਰਾਤ ਮਹਿੰਦੀ ਵਾਲੀ ਰਾਤ ਆਉਂਦੀ ਏ ਹੁੰਦੀ ਏ ਤੇ ਉਸ ਨੂੰ ਸਭ ਬੁਢੀਆਂ, ਅੱਧਖੜ ਜਵਾਨ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥਾਂ ਤੇ ਪੈਰਾਂ ਤੇ ਮਹਿੰਦੀ ਲਗਾਉਂਦੀਆ ਹਨ ਤੇ ਮੈ ਜਿਹੜੀ ਮਹਿੰਦੀ ਲਾਉਣੀ ਮੈ ਤਾ ਭਾਈ ਸ਼ੁਰੂ ਤੋਂ ਈ ਮੈਨੂੰ ਬਹੁਤ ਸ਼ੋਂਕ ਹੇਗਾ ਏ ਮਹਿੰਦੀ ਦਾ ਮੈ ਆਪਣੇ ਕੂਹਣੀਆਂ ਤਕ ਮਹਿੰਦੀ ਲਾਉਣੀ ਹੁਨੀ ਜਿਵੇ ਕੋਈ ਦੁਲਹਨ ਨਹੀਂ ਲਾਉਂਦੀ ਹੁੰਦੀ ਏ ਬਹੁਤ ਬਹੁਤ ਵਧੀਆ ਮਹਿੰਦੀ ਲਗਦੀ ਹੁੰਦੀ ਏ ਮੈਨੂੰ ਤਾ ਲਵਾਨੀ। ਇਸ ਤੋਂ ਇਲਾਵਾ ਆਹ ਤੀਆਂ ਤੋਂ ਜਿਹੜਾ ਆਹ ਕੀ ਕਹਿੰਦੇ ਵਣਜਾਰਿਆ ਤੋਂ ਜਿਹੜੇ ਰੰਗ ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਨੇ ਤੇ ਨੈਣਾ ਕੁੜੀਆਂ ਦੇ ਸਿਰ ਨੂੰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ ਹਨ ਤੇ ਉਹ ਵਾਲਾ ਦੇ ਮੋਰ, ਘੁੱਗੀਆਂ ਬਣਾਉਣ ਅਤੇ ਡਾਕ ਬੰਗਲੇ ਨੂੰ ਉਸਨੂੰ ਚਾਰ ਚੰਨ ਲਾ ਦਿੰਦੀਆਂ ਹਨ ਇਸ ਤੋਂ ਇਲਾਵਾ ਜਿਹੜੀ ਕੁੜੀਆਂ, ਵਹੁਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ ਦੇ ਮਹਿੰਦੀ ਦੇ ਖੂਬਸੂਰਤ ਫੁੱਲ ਬੂਟੇ ਚਿਤਰ ਲੈਂਦੀਆਂ ਨੇ

ਫਿਰ ਉਹ ਸਿਲਵੱਟੇ ਤੇ ਪੀਸੀ ਪੀਸਣ ਤੋਂ ਬਾਅਦ ਅਹ ਤੀਲੀ ਲੈ ਲਈ ਕੋਈ ਜਾਂ ਸੀਖ਼ ਲੈ ਲਈ ਝਾੜੂ ਦੀ ਜਿਹੜਾ ਆਹ ਕੀ ਕਹਿਣੇ ਆ ਸੀਖਾਂ ਆਲੀ ਝਾੜੂ ਹੁੰਦੀ ਏ ਨਾ ਉਹ ਦੀ ਸੀਖ ਲੈ ਲੀ। ਉਸ ਤੋਂ ਫਿਰ ਮਹਿੰਦੀ ਲਾਂਦੇ ਹੁੰਦੇ ਸੀ ਫੁੱਲ ਬਣਾਉਂਦੇ ਹੁੰਦੇ ਸੀ ਗੇ ਹੁਣ ਏਦਾਂ ਦਾ ਕੁਝ ਨਹੀਂ ਹੁੰਦਾ ਹੁਣ ਤਾ ਦੇਖੋ ਜੀ ਅਹ ਕੀਪ ਆਣ ਲਗੇ ਆ ਪਹਿਲਾ ਵੀ ਜਿਹੜੀ ਮਹਿੰਦੀ ਹੁੰਦੀ ਸੀ ਗਾ ਨਾ ਇਕ ਵਾਰ ਲਾਲੀ ਤੇ ਫਿਰ ਉਹ ਮਹੀਨੇ ਮਹੀਨੇ ਤਕ ਏਦਾਂ ਈ ਰਹਿੰਦੀ ਹੁੰਦੀ ਸੀ ਅਜਕਲ ਏਦਾਂ ਨਹੀਂ ਹੁੰਦਾ ਅੱਜ ਲਾਈ ਤਿੰਨ ਦਿਨ ਬਾਅਦ ਉਤਰ ਜਾਂਦੀ ਏ ਇਹ ਆ ਅੱਜ ਦਾ ਰਿਵਾਜ਼ ਜਿਵੇ ਅਜਕਲ ਦੇ ਲੋਕਾ ਦਾ ਏ ਠੀਕ ਏ ਤੇ ਅਹ ਤੇ ਕੀ ਕਹਿਣੇ ਏ ਦੂਜੀ ਸਵੇਰ ਆਪਣੀ ਤਲੀਆਂ ਤੇ ਚੜੇ ਮਹਿੰਦੀ ਦੇ ਫੁੱਲ ਫੁੱਲ ਨੂੰ ਇਕ ਤਕ ਫੁਲਿਆਂ ਨਹੀਂ ਸਮਾਉਂਦੀਆਂ ਨੇ ਤੇ ਮਹਿੰਦੀ ਦੇ ਉਗਣ ਬਾਰੇ ਕਹਿੰਦੀਆਂ ਨੇ ਕੀ ਜਿਸ ਕੁੜੀ ਦੇ ਹੱਥਾਂ ਉੱਤੇ ਮਹਿੰਦੀ ਵੱਧ ਉਗੜੇ ਉਹ ਕੁੜੀ ਉਹਨੀ ਹੀ ਆਪਣੀ ਸੱਸ ਨੂੰ ਵੱਧ ਪਿਆਰੀ ਹੁੰਦੀ ਏ ਇਹ ਤਾ ਗੱਲ ਵੈਸੇ ਠੀਕ ਹੇਗੀ ਏ ਪਰ ਅਹ ਹੁਣ ਮੈ ਜਿਵੇ ਦਸਿਆ ਸੀ ਗਾ ਹਲੇ ਸ਼ਾਇਦ ਆਹ ਕੀ ਕਹਿਣੇ ਆਪਣਾ ਆ ਤੀਆਂ ਵਾਲੇ ਦਿਨ ਨਾ ਦੁਪਹਿਰ ਢਲਣ ਤੋਂ ਸਾਰ ਹੀ ਸਭ ਕੁੜੀਆਂ, ਚਿੜੀਆਂ ਜਿਹੜੇ ਆਹ ਪਹਿਣ ਪਚਰ ਕੇ ਸਿਰ ਗੁੰਦਵਾਂ ਕੇ, ਹਾਰ ਸ਼ਿੰਗਾਰ ਕਰਕੇ ਰਸਤੇ ਚ ਕੇ ਹਿਰਨਾਂ ਦੀਆ ਡਾਰਾਂ ਵਾਂਗ ਅਹ ਕੀ ਕਹਿੰਦੇ ਚੁੰਗੀਆਂ ਭਰਦੀਆਂ ਤੀਆਂ ਦੇ ਪੇੜ ਵਲ ਜਾਂਦੀਆਂ ਨੇ ਤੇ ਪੀਂਗ ਝੂਟਦੀਆਂ ਕੁੜੀਆਂ ਰੁੱਖ ਦਾ ਟੀਸੀ ਦਾ ਪੱਤਾ ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ। ਮੁਟਿਆਰਾਂ ਨਾ ਗਿੱਧਾ ਜਿਹੜਾ ਹੁੰਦਾ ਏ ਨਾ ਉਹ ਤੀਆਂ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ ਤੇ ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜਬਾਨ ਦਿੰਦਾ ਹੈ ਇਸ ਤੋਂ ਇਲਾਵਾ ਆਹ ਕੀ ਕਹਿਣੇ ਆਪਣਾ

ਤੇ ਬੰਧਨਾਂ ਤੋਂ ਮੁਕਤ ਆਜ਼ਾਦ ਪੰਖੇਰੂਆਂ ਵਾਂਗ ਕੁੜੀਆਂ ਅੰਬਰੀ ਉਡਾਰੀਆਂ ਭਰਨ ਚਾਹੁੰਦੀਆਂ ਹਨ ਤੇ ਆਹ ਅਤੇ ਜਵਾਨੀ ਦੇ ਰੱਜ ਕੇ ਪ੍ਰਦਰਸ਼ਨੀ ਜਿਹੜੀ ਆ ਕੀ ਕਹਿੰਦੇ ਏ ਲਾਉਣਾ ਚਾਹੁੰਦੀਆਂ ਹਨ।

ਤੇ ਤੀਆਂ ਰੂਹ ਦਾ ਦਰਦ ਕਹਿਣ ਤੇ ਸੁਨਣ ਦਾ ਜਰੀਆ ਬਣ ਜਾਂਦੇ ਨੇ ਇਹਨਾਂ ਦਿਨਾਂ ਚ ਘਰ ਘਰ ਮਠੀਆ ਤਲੀਆਂ ਅਹ ਜਾਂਦੀਆਂ ਨੇ ਤੇ ਗੁਲਗਲੇ ਪਕਦੇ ਮੈਨੂੰ ਤਾ ਗੁਲਗਲੇ ਬਹੁਤ ਪਸੰਦ ਨੇ ਮਾਲ ਪੂੜੇ ਬਣਦੇ ਆ ਤੇ ਖੀਰ ਰਿਜਦੀਆ ਹਨ ਕਹਿੰਦੇ ਹਨ ਕਾਹਦਾ ਆਇਆ ਅਪਰਾਧੀਆਂ ਜੇ ਸਾਵਣ ਖੀਰ ਨਾ ਖਾਧੀ ਏ ਖੀਰ ਸਾਉਣ ਦੇ ਮਹੀਨੇ ਜਰੂਰ ਬਣਦੀ ਹੁੰਦੀ ਏ ਕਈ ਨਹੀਂ ਖਾਂਦੇ ਵੈਸੇ ਤੇ ਅਹ ਕੀ ਕਹਿਣੇ ਏ ਜਿਹੜੀਆਂ ਕੁੜੀਆਂ ਤੀਆਂ ਦੇ ਦਿਨ ਚ ਪੇਕੇ ਨਹੀਂ ਆਉਂਦੀਆਂ ਉਹਨਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜ ਦਿੰਦੇ ਹਨ। ਤੇ ਸੰਧਾਰੇ ਵਿਚ ਕੁੜੀ ਦਾ ਪਿਉਰ ਸੂਟ, ਚੂੜੀਆਂ ਰੰਗਲੀਆਂ, ਮਹਿੰਦੀ ਆਹ ਰੇਸ਼ਮ ਦੀ ਲੱਜ, ਮਠਿਆਈ, ਸ਼ਗਨ ਵਜੋਂ ਪੈਸੇ ਤੇ ਸੱਸ, ਨਨਦ ਤੇ ਜਵਾਈ ਦੇ ਕੱਪੜੇ ਹੁੰਦੇ ਹਨ ਉਹਨਾਂ ਜਿਨ੍ਹਾਂ ਕੁੜੀਆਂ ਦੇ ਮੰਗਣੀ ਹੋਈ ਹੁੰਦੀ ਹੈ ਉਹਨਾਂ ਨੂੰ ਤੀਆਂ ਦਾ ਸੰਧਾਰਾ ਸੋਹਰੇ ਘਰੋਂ ਆਉਂਦਾ ਹੈ ਹਾਡਾ ਤਾ ਇਹਦਾ ਕੁਝ ਨਹੀਂ ਆਇਆ ਸੀ ਗਾ ਤੇ ਅਹ ਤੀਆਂ ਦਾ ਤੇ ਸਾਉਣ ਦੇ ਗੀਤ ਜਿਹੜੇ ਹੁੰਦੇ ਏ ਓਵੀ ਮੈ ਤੁਹਾਨੂੰ ਸੁਨਾਵਾਂਗੀ।

ਕੀਕੂ ਨੂੰ ਭੇਜਾ ਸੋਹਰੇ ਪਿਓ ਤੇਰਾ ਪ੍ਰਦੇਸ਼, ਸਾਵਣ ਆਇਆ ਲਿਖ ਲਿਖ ਭੇਜਾ ਬਾਬਲ ਚਿੜੀਆਂ ਨੂੰ ਪ੍ਰਦੇਸ਼ਾ ਤੋਂ ਆਇਆ ਸਾਵਣ ਆਇਆ ਕੀਕੂ ਨੂੰ ਆਵਾ ਜਾਈਏ ਮੇਰੀਏ ਨਦੀਏ ਨੇ ਕੀਆ ਸਾਵਣ ਆਇਆ

ਹੋਰ ਕੀ ਕਰਦੇ ਤੂੰ ਕਿੱਥੇ ਸੀਗੀ ਕੇ ਮੈਂ ਤੈਨੂੰ phone ਕੀਤਾ ਸੀਗਾ ਕੱਲ

ਦੀਦੀ ਅਸੀਂ ਵਿਆਹ ਗਏ ਸੀ ਮੇਰੇ cousin ਦਾ ਵਿਆਹ ਸੀਗਾ

ਪਰਸੋ ਕੱਲ ਏ ਹੋਇਆ ਮਤਲਬ ਪਰਸੋ ਚੋਥੇ ਅਸੀਂ ਗਏ ਸੀਗੇ

ਤਾਂਹੀ ਮੈਂ ਕਿਹਾ ਮੈਂ ਫੋਨ ਕਰ ਰਹੀ ਸੀਗੀ ਤੂੰ ਮੈਨੂੰ ਫੋਨ ਦਾ ਕੋਈ ਜੁਆਬ ਹੀ ਨਹੀਂ ਤੇਰਾਂ massage ਵੀ ਨਹੀਂ ਆਇਆ ਕੋਈ ਵੀ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 ਅੱਛਾ ਕੀ ਵਿਆਹ ਕੀ cousin ਦਾ ਵਿਆਹ

ਕੁੜੀ ਦੀਦੀ ਇੱਧਰ ਪਟਿਆਲੇ side ਦੀ ਸੀਗੀ

ਨਹੀਂ ਇਹ love marriage ਸੀਗੀ ਅੱਛਾ ਚਲੋਂ ਫ਼ੇਰ ਵਧੀਆ ਏ

Italy ਅੱਛਾ ਤੇ ਫ਼ੇਰ Italy ਕੁੜੀ ਨੂੰ ਨਾਲ ਲੇ ਜਏਗਾ ਨਹੀਂ ਹਲੇ ਤਾਂ ਨਹੀਂ ਲੈਕੇ ਜਾਂਦਾ ਹਲੇ ਤਾਂ ਕਹਿੰਦਾ ਵੀ ਹਲੇ ਤਾਂ ਉਰੇ ਹੀ ਹਲੇ ਤਾਂ ਮੁੰਡਾ ਅੱਛਾ ਮੁੰਡਾ ਫ਼ਿਰ Italy ਤੋ ਉੱਦਾਂ ਛੁੱਟੀ ਆਇਆ ਹੋਣਾ

ਕਹਿੰਦਾ ਮੈਂ ਜਦੋਂ ਦੂਜੀ ਵਾਰ ਆਵਾਗਾ ਫ਼ੇਰ ਮੈਂ ਇਹਦੇ ਇਹਨੂੰ ਨਾਲ ਲੇਜੂਗਾ ਅੱਛਾ ਕੁੜੀ ਦੇ ਬਣਾਵੇਗਾ ਮਤਲਬ ਕੀ ਦੂਜੀ ਵਾਰ ਚ

ਅੱਛਾ Italy ਕੰਮ ਕੀ ਕਰਦਾ ਏ ਉਹਦਾ ਏ ਦੀਦੀ hotel ਚ manager ਹੈ ਅੱਛਾ ਤੇ ਫ਼ਿਰ marriage ਲਈ ਆਇਆ ਸੀ ਇੱਥੇ

ਅੱਛਾ ਚੱਲ ਵਧੀਆ ਏ ਹਾਂ Italy ਮਤਲਬ ਪੱਕਾ ਏ ਉਹ ਹਾਂ ਪੱਕਾ ਏ ਕਾਫ਼ੀ ਸਾਲ ਹੋ ਗਏ ਉਹਨੂੰ ਵੀ

ਅੱਛਾ ਤੇ ਇੱਥੇ ਵੀ ਕੰਮਕਾਰ ਹੋਣਾ ਉਹਨਾ ਦਾ

ਉਹ ਤਿੰਨ ਭੈਣ ਭਾਈ ਏ ਦੋ ਭੈਣਾ ਇੱਕ ਭਾਈ ਅੱਛਾ ਦੂਜੇ married ਏ

ਅੱਛਾ ਚਲੋਂ ਵੀ ਹੁਣ marriage ਹੋ ਗਈ ਏ ਹਾਂ ਬਹੁਤ ਵਧੀਆ ਸੀਗੀ marriage

ਐਨਾ ਜਿਆਦਾ ਸੀਗਾ ਕੋਈ ਦੱਸ ਪੰਦਰਾਂ ਤਰ੍ਹਾਂ ਦੀ ਤਾਂ ਉੱਥੇ ਬਰ੍ਫ਼ੀ ਸੀ

ਹਾਂ ਉਹਨਾ ਨੇ ਤਾਂ ਇਨਾਮ ਕੁੜੀ ਆਲਿਆ ਨੇ ਇਨਾਮ ਵੀ ਰੱਖਿਆ ਹੋਇਆ ਸੀਗਾ ਜਿਹੜਾ ਬੰਦਾ ਏ ਸਾਰੀਆਂ ਚੀਜ਼ਾਂ ਤੁਹਾਨੂੰ ਖਾਹ ਕੇ ਦੱਸੂਗਾ ਨਾ ਉਹਨੂੰ ਅਸੀਂ ਇੱਕੀ ਹਜ਼ਾਰ ਰੁਪਇਆ ਦਉਗੇ

ਐਨਾ ਖਾਇਆ ਹੀ ਨਹੀਂ ਗਿਆ ਦੇਖਕੇ ਹੀ ਮਨ ਭਰ ਗਿਆ ਵੀ ਹਾਏ ਇੰਨਾ ਕੁੱਛ ਫ਼ੇਰ ਕਿਸੇ ਕਿਸ਼ ਨੇ ਤਾਂ ਵੈਸੇ ਖਾਦਾ ਹੋਣਾ

ਐਨੇ ਤਰ੍ਹਾਂ ਦੀਆ ਬਰ੍ਫੀਆਂ ਐਨੇ ਤਰ੍ਹਾਂ ਦਾ ਮਤਲਬ ਐਨੇ ਤਰ੍ਹਾਂ ਦੇ ਪਕੋੜੇ ਔਰ ਐਨੇ ਤਰ੍ਹਾਂ ਦੀਆ ਸਬਜੀਆਂ ਰੋਟੀਆਂ ਵੀ ਚਾਰ ਚਾਰ ਤਰ੍ਹਾਂ ਦੀਆ ਅੱਛਾ ਉਹਨਾ ਨੇ ਆਹ ਖ਼ਾਸ ਵਿਆਹ ਸੀਗਾ ਇਹਨਾ ਹੀ ਖਾਹੋਗੇ

ਮਤਲਬ ਉਹਨਾ ਨੇ ਖ਼ਾਸ ਰੱਖਿਆ ਵੇ ਸੀਗਾ ਜਿਹੜਾ ਬੰਦਾ ਇਹ ਸਾਰੀਆਂ ਚੀਜ਼ਾਂ ਖਾ ਕੇ ਸਾਨੂੰ ਦੱਸੂਗਾ ਵੀ ਇਹਦਾ taste ਕਿਹੋਜਾ ਹੈ ਉਹ ਉਹ ਬੰਦੇ ਨੂੰ ਅਸੀਂ ਇੱਕੀ ਹਜ਼ਾਰ ਰੁਪਏ ਦਾ ਇਨਾਮ ਦਉਗੇ

ਕੇ ਵਿਆਹ ਦੇ ਵਿੱਚ ਤਾਂ ਏਹੋ ਹੁੰਦਾ ਦੀਦੀ ਮਤਲਬ ਦੇਖਕੇ ਮਨ ਭਰ ਜਾਂਦਾ ਏ ਚਾਹੇ ਵਿਆਹ ਚ ਥੋੜਾ ਹੋਵੇ